ਤੁਸੀਂ ਕੀ ਸਿੱਖਣਾ ਆ

ਅੱਛਾ ਬੋਲੋ hello

ਜਿਵੇਂ ਜੀ ਹੁਣ ਮਸ਼ੀਨੀ ਕਢਾਈ ਚ main main ਆ ਟਾਂਕੇ ਇਸ ਤੋਂ ਇਲਾਵਾ ਤੁਸੀਂ ਹੋ ਕਿਹੜੇ ਕਿਹੜੇ ਕਰਦੇ ਓ ਜੀ

ਲੋਕ ਕੀ ਬਣਵਾਉਨੇ ਆ main ਤਾਂ ਇਹੀ ਹੈ ਜਿਵੇਂ ਸੂਟਾ ਸਾਟਾ ਤੇ work ਕਰਦੇ ਆ

ਅੱਛਾ ਤਾਂ ਤੁਸੀਂ work ਕਰਦੇ ਓ ਜੀ ਤੁਸੀਂ ਵੀ ਕਰਦੇ ਓ sale ਹਾਂਜੀ ਹੁਣ ਮੈਂ start ਕਰਤਾ

ਹਾਂਜੀ ਮੈਂ ਸਿਖਾ ਸਕਦੀ ਆ

ਅਹ ਹੱਥ ਦੀ ਕਢਾਈ ਵੀ ਆਂਦੀ ਤੁਹਾਨੂੰ ਹਾਂਜੀ ਆਂਦੀ ਏ ਮੈਨੂੰ ਹੱਥ ਦੀ

ਉਸ ਚ ਕਿਹੜੇ ਕਿਹੜੇ ਟਾਂਕੇ ਹੁੰਨੇ ਏ ਜੀ ਮੈਨੂੰ ਪੁੱਛ

ਹਾਂਜੀ ਮੇਰੇ

ਤੁਸੀਂ ਵੈਸੇ ਤੁਹਾਨੂੰ ਜਿਆਦਾ ਹੋਵੇਗਾ

ਜਿਵੇਂ ਹੁਣ button hold ਟਾਂਕਾ ਹਨਾ ਅਹ plain rose

ਤੇ ਅਹ ਸਭ ਤੇ main ਟਾਂਕਾ ਉਹੀ ਹੁੰਦੇ ਆ ਸਭ ਤੇ ਜਿਆਦਾ ਮਤਲਬ ਸ਼ਿੰਦੀ ਓ ਹੁੰਦੀ ਏ ਜੇ ਆਪਾਂ ਸ਼ਿੰਦੀ ਦੇਖਾਗੇ ਤਾਂ ਉਸ ਚ ਜਿਆਦਾ ਫਾਇਦਾ ਹੁੰਦਾ

ਉਹ ਫੇਰ ਹੱਥ ਦੀ ਕਢਾਈ ਮੈਂ ਸਿਖਦੀ ਆ ਤੇ sale ਵੀ ਕਰਦੀ ਆ ਬਣਾ ਕੇ product ਤੇ social APP ਤੇ ਵੀ use ਕਰਦੇ ਆ ਜਿਵੇਂ ਹੁਣ reels ਨਵੇ ਕੋਈ product ਬਣਾਉਣੇ ਆ ਹਨਾ reels ਬਣਾਉਣੇ ਆ ਤੇ ਉਹਦੇ ਉੱਥੇ social media ਤੇ ਵੀ APP ਤੇ sale ਕਰਦੇ ਆ ਲੋਕ ਮੰਗਵਾਉਂਦੇ

ਤੇ ਫੇਰ ਅਹ delivery ਵੀ ਕਰਦੇ ਆ ਸਾਰਾ ਬਣਾ ਕੇ ਆ ਜੋ ਵੀ ਉਹ ਕਹਿੰਦੇ ਨੇ hello

ਮਸ਼ੀਨੀ ਕਢਾਈ ਸਿੱਖਣੀ ਆ

ਆਪਾਂ ਇਹਨਾ ਨੂੰ ਇੱਕਠੇ ਵੀ use ਕਰ ਸਕਦੇ ਆ ਜਿਵੇਂ ਆਪਾਂ ਹੱਥ ਨਾਲ ਕਢਾਈ ਕੱਡ ਕੇ ਉਹਦੇ ਨਾਲ ਮਸ਼ੀਨ ਤੇ ਵੀ ਮਸ਼ੀਨ ਨਾਲ ਵੀ work ਕਰ ਸਕਦੇ ਆ ਉਹਦੇ ਤੇ

ਦੋਨੋ ਹੋ ਸਕਦੇ ਏ ਮਤਲਬ ਇੱਕ ਉਹ ਤੇ

ਚੱਲ ਹੁਣ ਤੁਸੀਂ ਸਿੱਖੀ ਏ ਕਦੀ ਕਢਾਈ ਹਾਂਜੀ ਮੈਂ ਸਿੱਖੀ ਏ

ਤੇ ਫੇਰ product sale ਕਰਦੇ ਓ ਬਣਾ ਕੇ

ਹਾਂਜੀ ਬਣਾ ਕੇ

ਜੇ ਮੈਂ ਤੁਹਾਨੂੰ ਇਹ ਸੂਟ ਦੇਣਾ ਹੋ ਹੋਵੇ ਬਣਵਾਉਣ ਨੂੰ ਤੁਸੀਂ ਕਰ ਸਕਦੇ ਓ ਉਹਤੇ ਕਢਾਈ

ਅੱਛਾ ਤੇ ਕੇ ਮਤਲਬ ਕਿਵੇਂ ਅਹ ਪੈਸੇ ਲੈਂਦੇ ਓ ਤੁਸੀਂ ਉਹ ਤਾਂ ਤੁਹਾਡੇ work ਦੇ ਹਿਸਾਬ ਨਾਲ ਹੋਊਗਾ ਜਿੱਦਾਂ ਦਾ ਤੁਸੀਂ work ਕਰਾਉਗੇ ਠੀਕ ਏ ਤੇ ਤੁਹਾਡਾ ਕੇ ਕਿੱਥੇ ਏ ਜਿੱਥੇ ਤੁਸੀਂ ਸਿੱਖਦੇ ਓ place ਕਿਹੜੀ ਏ ਮੈਂ ਸਿੱਖਦੀ ਆ MB city ਚ ਮੇਹਿਰ ਬਾਬਾ charitable trust ਬਸੀ ਪਠਾਣਾ ਕਿੱਥੇ ਕ ਏ ਇਹ

ਹਾਂਜੀ ਮਹਿਰ ਬਾਬਾ charitable trust ਬਸੀ ਪਠਾਣਾ ਚ ਠੀਕ ਏ

ਤੁਹਾਡੇ ਕੋਲ job ਵੀ ਕਰਦੀਆਂ ਕੁੜੀਆਂ ਕੇ ਸਿੱਖਣ ਲਇ ਆਉਂਦੀਆਂ

ਤੇ ਤੁਹਾਡੇ ਕੀ ਮਤਲਬ timing ਕੀ ਏ timing ਮੇਰੀ ਸਾਢੇ ਨੋ ਤੋਂ ਚਾਰ ਵਜੇ ਤੱਕ ਦੀ ਏ

ਜੇ half time ਲਗਾਨਾ ਹੋਵੇ ਫੇਰ ਕਿੰਨੇ ਕ ਫੇਰ ਡੇਡ ਵਜੇ ਤੱਕ

ਤੇ ਤੁਹਾਡੇ product ਆਪ ਹੀ ਹੁੰਦੇ ਏ ਸਾਰਾ ਕੁੱਝ ਮਤਲਬ ਮਸ਼ੀਨਾ ਕੇ ਆਪਣੀਆਂ ਲੈ ਕੇ ਆਉਣੀਆਂ ਪੈਂਦੀਆਂ ਕੱਪੜਾ ਮਸ਼ੀਨਾ ਨਹੀਂ ਆਪਣਾ ਹੁੰਦਾ ਆਪਣਾ ਹੁੰਦਾ ਕੇ ਤੁਸੀਂ ਦਿੰਨੇ ਓ ਜੇ ਮਤਲਬ ਆਪਣਾ ਵੀ ਲੈ ਕੇ ਆਣਾ ਲੈ ਕੇ ਆ ਸਕਦੇ ਓ

ਸਿਖਾਉਣ ਲਈ ਕਹਿ ਜਿਵੇਂ ਸਿਖਾਉਣ ਲਈ ਮਤਲਬ ਸੂਈਆਂ ਪੋਹਾ frame

ਅੱਛਾ ਜੀ ਮਤਲਬ ਤੁਸੀਂ ਜੇ ਸਿੱਖਣਾ ਹੋਵੇ ਤਾਂ ਤੁਸੀਂ ਸਮਾਨ ਦਿਨੇ ਓ ਮਸ਼ੀਨਾ ਵਗੈਰਾ ਵੀ

ਫੇਰ ਉੱਥੇ ਇੱਕਲੀ ਕੁੜੀਆਂ ਸਿੱਖਦੀਆਂ ਕੇ boys ਵੀ ਆ ਸਕਦੇ ਏ ਜੀ ਕੱਲਾ ਕੁੜੀਆਂ ਲਈ ਏ ਹਾਂਜੀ ਅੱਛਾ ਜੀ ਉਰੇ ਹੋਰ ਤੁਹਾਡੇ ਕਹਿੜੇ ਕਹਿੜੇ course available ਨੇ ਇੱਥੇ stitching ਦਾ ਤੇ computer ਦਾ

ਅੱਛਾ ਜੀ ਜਿਵੇਂ ਹੁਣ ਅਹ ਇਹ stitching ਦਾ

hello ਉਹਨਾ ਵਿੱਚ ਵੀ ਤੁਹਾਡਾ ਹੀ ਸਮਾਨ ਸਾਰਾ ਸਿਖਾਉਣ ਵਾਲਾ ਮਤਲਬ

ਅੱਛਾ ਜੀ ਜਿਹੜਾ ਬਣਵਾਉਣਾ ਹੁੰਦਾ ਉਹ ਆਪਦਾ ਹੁੰਦਾ ਮਤਲਬ ਜਿੰਨਾ ਇੱਥੋਂ ਸਿਖਣ ਜਿੰਨਾ ਚਿਰ ਸਿਖਣਾ ਆ ਉਦੋਂ ਤੱਕ

ਠੀਕ ਏ ਠੀਕ ਏ ਜੀ ਉਠੋ GPF ਦਾ ਪਤਾ ਚਲਿਆ ਕੁੱਝ

ਤੇ ਅਹ timing ਕੀ ਏ ਇਹਨਾ ਦੀ ਕਿਹਨਾ ਦੀ

stitching ਦੀ ਸਾਢੇ ਨੋ ਤੋ ਡੇਡ ਵਜੇ ਤੱਕ ਦੀ timing ਏ ਅੱਛਾ ਜੀ ਜਿਵੇਂ ਹੁਣ ਦੋ course ਇੱਕਠੇ ਕਰ ਸਕਦੇ ਆ ਜੀ ਹਾਂਜੀ ਅਹ half half timing ਲਗਾ ਸਕਦੇ ਅੱਛਾ ਜੀ ਹੋਰ ਕਹਿੜੇ ਕਹਿੜੇ course ਦੱਸੇ ਸੀ ਤੁਸੀਂ hand embroidery

kit ਵਗੈਰਾ ਮਿਲਦੀ ਏ ਹਾਂਜੀ ਉਹ ਇੱਥੇ ਸੋ ਸਕੀਮ ਹੈਗੀ ਆ

ਹਾਂ ਬਈ ਇੱਥੋਂ ਪਹਿਲੇ ਹਾਂਜੀ ਉਹਦੀ fees ਦੇਣੀ ਪੈਂਦੀ ਏ ਮਹੀਨੇ ਬਾਅਦ

ਠੀਕ ਏ ਠੀਕ ਏ ਅਹ ਛੇ ਮਹੀਨੇ ਦਾ course ਏ ਉਸ ਤੋਂ ਬਾਅਦ complete ਕਰਨ ਤੋਂ ਬਾਅਦ certificate ਮਿਲਦਾ ਤੇ kit ਮਿਲਦੀ ਏ ਸੋ ਰੁਪਿਆ ਸਕੀਮ ਨਾਲ

ਹਾਂ ਫੇਰ ਤੁਸੀਂ stitching ਦਾ ਕਰਦੇ ਓ ਤਾਂ ਮਸ਼ੀਨ ਮਿਲਦੀ ਏ ਅੱਛਾ ਠੀਕ ਏ ਚਲੋ ਠੀਕ ਏ ਫੇਰ ਮੈਂ ਤੁਹਾਨੂੰ contact ਕਰੂਗੀ okay

ਇਹ phone ਤੇ ਗੱਲ ਕਰ ਰਹੇ ਸੀ ਉਹਨਾ ਨੂੰ ਪਤਾ ਨੀਂ ਸੀ ਵੀ call ਤੇ ਗੱਲ ਕੀਤੀ ਏ

ਅਸੀਂ ਅੱਜ school ਵਿੱਚ ਗਏ ਸਾਡਾ ਉੱਥੇ mid day meal ਸੀ ਅਸੀਂ ਕੜੀ ਚੋਲ ਖਾਏ ਉੱਥੇ ਕੜੀ ਚੋਲ ਖਾਏ ਅਸੀਂ ਉੱਥੇ ਅੱਜ ਬਹੁਤ enjoy ਕੀਤਾ ਹਾਂ

ਇੱਧਰ doctor ਦੀ ਦੁਕਾਨ ਹੈ ਕਿਸ਼ੋਰੀ ਦੀ, ਸਾਡੇ ਇੱਥੇ ਕਿਤੇ ਜਾਣ ਦੀ ਲੋੜ ਨੀ ਕਿਸ਼ੋਰੀ ਬਹੁਤ ਘੈਂਟ doctor ਆ ਸਾਡੇ ਇੱਥੇ, ਇੱਥੇ ਸਾਡੇ ਮੁਹੱਲੇ ਚ ਇੱਧਰ PG ਆ ਗਈ PG ਬਹੁਤ ਜਾਣੇ ਰਹਿੰਦੇ ਆ, ਗੰਦ ਹੋਇਆ ਇਹਨਾਂ ਨੇ ਇੱਥੇ ਸਾਡੇ ਇੱਥੇ। ਬਹੁਤ ਗੰਦ ਪਾਇਆ ਹੋਇਆ ਇੱਥੇ ਸਾਡੇ ਸੋਨੂੰ ਦਾ ਘਰ ਆ ਗਿਆ ਸਾਡੇ, ਸੋਨੂੰ ਰਹਿੰਦਾ ਹੈ ਇੱਥੇ ਸੋਨੂੰ ਰਹਿੰਦਾ ਹੈ ਬਹੁਤ ਘੈਂਟ ਬੰਦਾ ਹੈ ਸੋਨੂੰ ਵੀ, ਅਸੀਂ ਘੁੰਮਣ ਗਏ ਜਦ ਸਾਡੇ ਇੱਥੇ ਉਹ ਹੈ ਇੱਕ ਹਾਂ, ਰਾਣਾ ਹੈ ਦਾ, ਅਸੀਂ ਉਹਦੇ ਵਾੜੇ ਵਿੱਚ ਗਏ ਅਸੀਂ ਬਹੁਤ enjoy ਕੀਤਾ ਬੈਠੇ ਅਸੀਂ, ਬਹੁਤ ਕਰਿਆ ਇੱਥੇ ਤੇ ਬਹੁਤ enjoy ਕੀਤਾ ਤੇ ਸਾਡੇ PG ਹੈ ਦੇਖੋ doctor doctor clinic ਆ ਗਿਆ ਜੀ, ਬਹੁਤ ਘੈਂਟ ਹੈ ਤੇ ਕਰਿਆਨੇ ਦੀ ਦੁਕਾਨ ਹੈ ਸਾਡੇ ਇੱਥੇ ਵੀ ਸੋਨੂੰ ਦੀ ਇਹ ਬਹੁਤ ਬਹੁਤ ਸਭ ਸਮਾਨ ਮਿਲਦਾ ਇਹਦੇ ਕੋਲੇ ਜੋ ਮਰਜ਼ੀ ਲੈ ਲਓ ਘਰ ਪੈ ਰਿਹਾ ਹੈ ਨਵਾਂ ਸਾਡੇ ਇੱਥੇ ਘਰ ਪੈ ਰਿਹਾ ਇਹ ਹੁਣ ਇਹ ਹੁਣ ਠੀਕ ਕਰਾ ਰਹੇ ਨੇ ਘਰ ਸਭ ਕੁਛ okay ਕਰਨਾ ਇਹਨਾਂ ਨੇ। ਇਹ ਗੱਡੀ ਅਸੀਂ ਜਾਣ ਲੱਗੇ ਗਏ ਅਸੀਂ ਅੱਜ ਘੁੰਮਣ ਉੱਥੇ ਵੀ ਲੜਾਈ ਹੋ ਰਹੀ ਸੀ ਅੱਜ, ਅਸੀਂ ਘੁੰਮਣ ਗਏ ਜਦ ਉੱਥੇ enjoy ਕੀਤਾ ਫਿਰ ਅਸੀਂ ਚਲੇ ਗਏ ਚਲੇ ਗਏ ਅਸੀਂ ਖਾਇਆ ਪੀਆ, ਖਾਇਆ ਪੀਆ ਪੂਰਾ ਘੁੰਮੇ ਅਸੀਂ ਅਲਾਂਟੇ mall ਵੀ ਗਏ ਅੱਜ ਅਸੀਂ ਗਏ ਅਲਾਂਟੇ mall ਗਏ ਜਦ ਅਸੀਂ ਬਹੁਤ ਘੁੰਮਿਆ ਉੱਥੇ ਵੀ enjoy ਕੀਤਾ ਅਸੀਂ ਉੱਥੇ ਗਏ ਜਦ ਅਸੀਂ, ਅਸੀਂ ਫਿਰ

ਸਾਨੂੰ ਇਹ ਸਾਡੇ ਇੱਥੇ ਮੱਖਣ ਵੀ ਰਹਿੰਦੇ ਨੇ, ਬਹੁਤ ਜਾਣੇ ਰਹਿੰਦੇ ਨੇ ਇੱਧਰ ਮੈਂ ਇੱਧਰ ਸਾਰਾ ਇੱਧਰ ਉੱਪਰ ਮੁਹੱਲੇ ਚ ਘੁੰਮ ਰਿਹਾ ਹੈ ਬਹੁੁਤ, ਬਹੁਤ ਘੈਂਟ ਹਵਾ ਚੱਲ ਰਹੀ ਹੈ ਅੱਜ ਮੌਸਮ ਬਹੁਤ ਮੌਸਮ ਬਹੁਤ ਉਹ ਹੈ ਅੱਜ ਵਧੀਆ ਹੈਗਾ ਥੋੜ੍ਹੀ ਠੰਢ ਵੀ ਹੋ ਗਈ ਹੈ ਅੱਜ, ਬਹੁਤ ਘੈਂਟ ਅੱਜ ਧੁੱਪ ਨਹੀਂ ਆਈ ਦਿਨ ਵਿੱਚ ਅੱਜ ਸਾਡੇ ਇੱਥੇ, ਅਸੀਂ ਅਸੀਂ ਫਿਰ ਧੁੱਪ ਕੁਛ ਨੀ ਆਈ ਅੱਜ।

ਔਖਾ ਮੈਂ ਫਿਰ ਪੇਪਰ ਦੇਣ ਗਿਆ ਸੀ ਤਾਂ ਕਰਕੇ ਮੈਂ ਅੱਜ ਗਿਆ ਨੀ, ਨਹੀਂ ਮੈਂ ਜਾਣਾ ਸੀ ਉਹਦੇ ਵਿੱਚ ਗੁਰਦੁਆਰੇ ਵਿੱਚ ਤੇ ਮੈਂ ਗਿਆ ਨੀ। ਸਾਡੇ ਇੱਥੇ ਉਹ ਵੀ ਹੈਗਾ ਹੈ ਸਭ ਕੁਛ ਹੈਗਾ ਹੈ ਜਿਹੜਾ ਮਰਜ਼ੀ ਕੁਛ ਲੈ ਲਓ ਸਾਡੇ ਲੜਾਈ ਹੋ ਗਈ ਅਸੀਂ ਉੱਥੇ ਘੁੰਮਣ ਗਏ ਸ਼ਿਮਲੇ, ਅਸੀਂ ਬਹੁਤ enjoy ਕੀਤਾ ਗਏ ਅਸੀਂ। ਤੇ ਬਹੁਤ ਬਰਫ਼ ਪੈ ਰਹੀ ਸੀ ਅਸੀਂ ਬਹੁਤ ਬਹੁਤ enjoy ਕੀਤਾ ਅਸੀਂ ਕਮਰਾ ਲਿਆ ਉੱਥੇ ਅਸੀਂ ਕਮਰਾ ਰਿਹਾ ਅਸੀਂ ਦੋ ਦਿਨ, ਤਿੰਨ ਦਿਨ ਉੱਥੇ ਲਾਏ ਅਸੀਂ, ਬਹੁਤ ਨਜ਼ਾਰਾ ਆਇਆ ਘੁੰਮਣਾ ਰਾਤ ਰਾਤ ਨੂੰ ਘੁੰਮਣਾ ਪੂਰਾ ਅਸੀਂ ਪੰਜ ਦਿਨ ਹਫ਼ਤਾ ਹੀ ਰਹਿ ਕੇ ਆਏ ਸਮਝੋ, ਅਸੀਂ ਪੂਰਾ enjoy ਕੀਤਾ ਅਸੀਂ ਉੱਥੇ ਹਾਂ, ਹੁਣ ਅਸੀਂ ਜਾਣਾ ਹੈ ਕਿ ਦੇਖਦੇ ਹਾਂ ਹਜੇ tour

ਬਹੁਤ ਨਜ਼ਾਰਾ ਲਿੱਤਾ ਅਸੀਂ, ਘੁੰਮਦੇ ਤਾਂ ਅਸੀਂ ਸਾਰੇ ਹੀ ਸਾਰੇ ਹੀ ਹੈਗੇ, ਸਾਨੂੰ ਬਹੁਤ ਸਵਾਦ ਆਉਂਦਾ ਘੁੰਮਣੇ ਚ ਘੁੰਮਣ ਚ ਬਹੁਤ ਸਵਾਦ ਆਉਂਦਾ। ਆਹ ਸਾਡੇ ਇੱਕ ਹੋਰ ਸਿਲੈਂਡਰ ਦੀ ਦੁਕਾਨ ਹੈਗੀ ਹੈ ਦੋ ਸਿਲੈਂਡਰ ਇਕੱਠੇ ਹੀ ਦੁਕਾਨ ਖੋਲੀ ਬੈਠੇ ਨੇ ਵੀ ਦੇਖਦੇ ਹਾਂ ਕਿਹਦੀ ਜ਼ਿਆਦਾ ਚੱਲਦੀ ਹੈ ਸਾਡੇ ਇੱਥੇ ਸਾਰਾ ਨਜ਼ਾਰਾ okay ਹੈ okay ਹੈ ਸਾਰੇ ਕੁਛ ਹੈਗਾ ਸਾਡੇ ਇੱਥੇ

ਹਾਂ ਚਲੋ ਫਿਰ ਇੱਥੇ ਸਾਡੇ ਦੀ ਦੁਕਾਨ ਹੈ mobile ਦੀ ਦੁਕਾਨ ਹੈ ਕੋਈ ਵੀ mobile ਠੀਕ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਸਭ ਕੁਛ ਹੈ ਇਹਦੇ ਕੋਲ mobile ਜਿਹੜਾ ਮਰਜ਼ੀ ਠੀਕ ਕਰਵਾਓ ਉਹਤੋਂ। ਠੀਕ ਹੈ ਸਿਮ ਲੈ ਸਕਦੇ ਹੋ ਸਭ ਕੁਛ ਸਭ ਕੁਛ ਪਾਉਂਦਾ ਉਹਨੇ ਰੱਖਿਆ ਹੋਇਆ, ਸਾਡੇ ਇੱਥੇ ਗੁਰੂ ਨਾਨਕ school ਹੈਗਾ ਹੈ ਗੁਰੂ ਨਾਨਕ school ਚ ਨਿਆਣੇ ਆਉਂਦੇ ਨੇ ਪੜ੍ਹਦੇ ਨੇ ਗੁਰੂ ਨਾਨਕ school ਵਿੱਚ। ਗੁਰੂ ਨਾਨਕ school ਵਿੱਚ ਪੜ੍ਹਦੇ ਨੇ ਬਹੁਤ ਨਿਆਣੇ ਨਜ਼ਾਰੇ ਲੈ ਬਹੁਤ school ਵਿੱਚ ਨਿਆਣੇ ਸਾਰੇ ਆਉਂਦੇ ਨੇ ਇੱਥੇ, ਸਾਡਾ school ਹੈ ਬਾਰਵੀਂ ਬਾਰਵੀਂ ਦਸਵੀਂ ਤੱਕ ਹੈਗਾ ਹੈ ਸਾਨੂੰ school ਵੀ ਹੈਗਾ ਸਾਡੇ ਕੋਲ ਇੱਕ ਸੰਤ ਕਬੀਰ school ਸੀ ਉਹ ਸਾਡੇ ਇੱਥੇ ਬੰਦ ਹੋ ਗਿਆ, ਹੁਣ ਹੁਣ ਦੇਖਦੇ ਹਾਂ ਤਦ ਉਹ ਬੰਦ ਹੋ ਗਿਆ, ਹੁਣ ਗੁਰੂ ਨਾਨਕ school ਚ ਨਿਆਣੇ ਪੜ੍ਹਣ ਆਉਂਦੇ ਨੇ ਸਵੇਰੇ daily ਚਲੋ ਵਧੀਆ school ਹੈਗਾ ਇਹ ਵੀ ਬਹੁਤ ਘੈਂਟ school ਹੈ। ਮੈਂ ਪਹਿਲਾਂ school ਵਿੱਚ ਲੱਗਿਆ ਹੋਇਆ ਸੀ ਉੱਥੇ ਮੈਂ fourth ਚ ਲੱਗਿਆ ninth ਚ ਮੈਂ fail ਹੋ ਗਿਆ ਫਿਰ ਮੈਂ ਲੱਗ ਗਿਆ ਆਰੀਆ ਚ, ਆਰੀਆ ਚ ਲੱਗਿਆ ਤੇ ਮੈਂ ਫਿਰ ਦੁਬਾਰ ਤੋਂ ninth ਕੀਤੀ ninth ਕਰਕੇ ਫਿਰ ਮੈਂ ਉੱਥੇ ਗਿਆ,

ਲੜਾਈ ਵੱਧ ਗਈ ਉੱਥੇ ਸਾਰੇ ਮੁੰਡੇ ਬਹੁਤ ਮੁੰਡਾ ਇਕੱਠਾ ਹੋ ਗਿਆ ਉੱਥੇ ਅੱਜ, ਇਹ ਕਰਕੇ ਇਹ ਉੱਥੇ ਦੇਖਿਆ ਪਤਾ ਨੀ ਕੌਣ ਹੈ ਕਿ ਗੱਡੀ ਲੈ ਕੇ ਗਾਣੇ ਲਾ ਰਹੇ ਨੇ ਦੱਸੋ ਗਾਣੇ ਚ ਕੀ ਚੱਕਰ ਹੈ ਇਹਦਾ। ਘੁੰਮਣ ਚ ਬਹੁਤ ਨਜ਼ਾ ਬਹੁਤ ਉਹ ਹੈ okay ਹੈ ਸਭ ਕੁਛ, ਸਾਨੂੰ ਕੁਛ ਕਿਤੇ ਜਾਣ ਦੀ ਲੋੜ ਨੀ, ਸਭ ਇੱਥੇ ਸਾਡੇ ਇੱਥੇ full enjoy ਹੈਗਾ, ਸਾਡੀ city ਬਹੁਤ ਵਧੀਆ ਹੈ ਪੰਜਾਬ ਬਹੁਤ ਵਧੀਆ ਹੈ ਮੁਹਾਲੀ, ਚੰਡੀਗੜ੍ਹ ਵਿੱਚ।